ਅਹ ਇਸ ਤੋਂ ਬਾਅਦ ਨਾ ਮਤਲਬ ਧਿਆਨ ਸਿੰਘ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਤਾਂਕਿ ਧਿਆਨ ਸਿੰਘ ਜਿਹੜਾ ਆ, ਉਹ ਨਵੇਂ ਮਹਾਰਾਜੇ ਦਾ ਵਜ਼ੀਰ ਨਾ ਬਣ ਜਾਵੇ, ਲਹਿਣਾ ਸਿੰਘ ਨੇ ਮਹਾਰਾਣੀ ਜਿੰਦ ਕੌਰ ਮਹਾਰਾਣੀ ਜਿੰਦ ਕੌਰ ਤੇ ਦਲੀਪ ਸਿੰਘ ਨੂੰ ਲਿਆ ਕੇ ਛੋਲਾਂ ਸਤੰਬਰ ਅਠਾਰਾਂ ਸੌ ਤਰਤਾਲੀ ਤਰਤਾਲੀ ਦੇ ਵਿੱਚ ਤਖ਼~ ਅਹ ਤਰਤਾਲੀ ਨੂੰ ਤਖ਼ਤ ਤੇ ਬਿਠਾ ਦਿੱਤਾ ਤੇ ਉਸ ਸਮੇਂ ਦਲੀਪ ਸਿੰਘ ਦੀ ਉਮਰ ਪੰਜ ਸਾਲ ਦੀ ਅਹ ਗਿਆਰਾਂ ਦਿਨ ਦੀ, ਲਹਿਣਾ ਸਿੰਘ ਨੇ ਧਿਆਨ ਸਿੰਘ ਡੋਗਰੇ ਦਾ ਖ਼ੂਨ ਅਹ ਨਾਲ ਉਂਗਲ ਲਬੇੜ ਕੇ ਦਲੀਪ ਸਿੰਘ ਦੇ ਮੱਥੇ ਉਤੇ ਟਿੱਕਾ ਲਗਾ ਕੇ ਮਹਾਰਾਜਾ ਹੋਣ ਦੀ

ਠੀਕ ਹੈ ਤੇ ਜਦੋਂ ਲਹਿਣਾ ਸਿੰਘ ਵਜ਼ੀਰ ਬਣ ਗਏ ਸੀ ਤਾਂ ਫਿਰ ਅੱਗੇ ਕੀ ਹੋਇਆ ਸੀ? ਹਾਂਜੀ ਮੈਂ ਤੁਹਾਨੂੰ ਦੱਸਦੀ ਹਾਂ। ਅੱਗੋਂ ਕੀ ਹੋਇਆ? ਹਾਂ ਹਾਂ ਮਹਾਰਾਣੀ ਜਿੰਦਾ ਸਰਪ੍ਰਸਤ ਲਗਾ ਦਿੱਤਾ, ਲਹਿਣਾ ਸਿੰਘ ਆਪ ਵਜ਼ੀਰ ਬਣ ਗਿਆ, ਨਾਬਾਲਗ਼ ਬੱਚੇ ਦੇ ਮੱਥੇ ਤੇ ਖ਼ੂਨ ਦਾ ਲੱਗਾ ਟਿੱਕਾ ਵੇਖ ਕੇ ਮਹਾਰਾਣੀ ਜਿੰਦ ਕੌਰ ਜਿਹੜੀ ਉਹ ਚਿੰਤਤ ਹੋ ਗਈ ਤੇ ਇਹ ਸੱਭ ਕੁੱਝ ਹੋਣ ਤੋਂ ਬਾਅਦ ਧਿਆਨ ਸਿੰਘ ਡੋਗਰੇ ਦਾ ਪੁੱਤਰ ਹੀਰਾ ਸਿੰਘ ਜਿਹੜਾ ਸੀ ਉਹ ਗੁੱਸੇ ਵਿਚ ਆ ਕੇ ਲਾਹੌਰ ਦਰਬਾਰ ਉੱਪਰ ਫ਼ੌਜ ਚਾੜ੍ਹ ਲਿਆਇਆ। ਤੇ ਫ਼ੌਜ ਨੇ ਲਹਿਣਾ ਸਿੰਘ ਤੇ ਉਸ ਦੇ ਭਤੀਜੇ ਅਜੀਤ ਸਿੰਘ ਨੂੰ ਮਾਰ ਦਿਤਾ।

ਅੱਛਾ ਫਿਰ ਕੀ ਹੋਇਆ?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 ਮਤ~ ਮਤਲਬ ਬੱਚੇ ਦੇ ਮੱਥੇ ਤੇ ਖ਼ੂਨ ਦਾ ਟਿੱਕਾ ਲਾ ਕੇ ਤੇ ਵੇਖ ਕੇ ਮਹਾਰਾਣੀ ਜਿੰਦ ਕੌਰ ਜਿਹੜੀ ਉਹ ਚਿੰਤਤ ਹੋ ਗਈ ਸੀ ਤੇ ਮਤਲਬ ਅੱਗੇ ਇਹ ਹੋਇਆ ਕਿ ਹੀਰਾ ਸਿੰਘ ਨੇ ਦਲੀਪ ਸਿੰਘ ਨੂੰ ਕਿਵੇਂ ਰਾਜਾ ਬਣਾਇਆ ਸੀ।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

ਤੇ ਹੀਰਾ ਸਿੰਘ ਡੋਗਰਾ ਮਹਾਰਾਣੀ ਨਾਲ ਖਾਰ ਖਾਂਦਾ ਸੀ, ਉਹ ਮਹਾਰਾਣੀ ਨੂੰ ਜ਼ਹਿਰ ਦੇ ਕੇ ਮਾਰਨ ਲੱਗਾ ਸੀ, ਜਦ ਸਾਜ਼ਿਸ਼ ਦਾ ਪਤਾ ਲੱਗਾ ਤਾਂ ਅਪਣੇ ਸਾਥੀਆਂ ਸਮੇਤ ਜੰਮੂ ਨੂੰ ਭੱਜ ਗਿਆ ਜਿਸ ਨੂੰ ਰਸਤੇ ਵਿਚ ਘੇਰ ਕੇ ਇੱਕੀ ਦਸੰਬਰ ਅਠਾਰਾਂ ਸੌ ਚੁਤਾਲੀ ਨੂੰ ਮਾਰ ਦਿਤਾ ਗਿਆ।

ਮਹਾਰਾਣੀ ਜਿੰਦ ਕੌਰ ਨੇ ਅਪਣੇ ਭਰਾ ਜਵਾਹਰ ਸਿੰਘ ਨੂੰ ਵਜ਼ੀਰ ਬਣਾ ਦਿਤਾ।

ਹਾਂ ਮੈਂ ਤੁਹਾਨੂੰ ਦੱਸਦੀ ਹਾਂ, ਅਹ ਤੀਹ ਅਗਸਤ ਅਠਾਰਾਂ ਸੌ ਪੰਤਾਲੀ ਨੂੰ ਅਹ ਇੱਕ ਸਾਜ਼ਸ਼ ਤਹਿਤ ਕੰਵਰ ਪਿਸ਼ੌਰਾ ਸਿੰਘ ਦਾ ਕਤਲ ਹੋ ਗਿਆ, ਇਸ ਕਤਲ ਦਾ ਇਲਜ਼ਾਮ ਜਵਾਹਰ ਸਿੰਘ ਦੇ ਸਿਰ ਲੱਗ ਗਿਆ। ਭੜਕੇ ਹੋਏ ਲੋਕਾਂ ਦੇ ਇਕੱਠ ਨੇ ਜਵਾਹਰ ਸਿੰਘ ਦਾ ਕਤਲ ਕਰ ਦਿਤਾ, ਇਸ ਕਤਲ ਨਾਲ ਮਹਾਰਾਣੀ ਜਿੰਦ ਕੌਰ ਦਾ ਸਹਾਰਾ ਜਿਹੜਾ ਟੁੱਟ ਗਿਆ ਤੇ ਦਸ ਫਰਵਰੀ ਅਠਾਰਾਂ ਸੌ ਛਿਆਲੀ ਨੂੰ ਸਰ~ ਅਹ ਸਭਰਾਵਾਂ ਵਿੱਚ ਅਹ ਹੋਈ ਸਿੱਖਾਂ ਤੇ ਅੰਗਰੇਜ਼ਾਂ ਦੀ ਆਖ਼ਰੀ ਜੰਗ ਸੀ, ਇਸ ਜੰਗ ਵਿਚ ਡੋਗਰਿਆਂ ਦੀਆਂ ਬਦਨੀਤ ਚਾਲਾਂ ਕਰ ਕੇ ਸਿੱਖ ਹਾਰ ਗਏ, ਇਸ ਲੜਾਈ ਤੋਂ ਬਾਅਦ ਸਿੱਖ ਰਾਜ ਦਾ ਸੂਰਜ ਜਿਹੜਾ ਸੀ ਉਹ ਸਦਾ ਸਦਾ ਲਈ ਡੁੱਬ ਗਿਆ। ਅੱਛਾ ਅੱਛਾ। ਤੇ ਰਾਣੀ ਨੂੰ ਕਦੋਂ ਤੇ ਕਿੱਥੇ ਭੇਜ ਦਿੱਤਾ ਗਿਆ ਸੀ ਫਿਰ। ਅਹ ਅੰਗਰੇਜ਼ਾਂ ਨੇ ਬਾਰਾਂ ਦਸੰਬਰ ਅਠਾਰਾਂ ਸੌ ਛਿਆਲੀ ਨੂੰ ਮਹਾਰਾਣੀ ਜਿੰਦਾ ਦੀ ਸਰਕਾਰੀ ਕੰਮਾਂ ਕਾਰਾਂ ਵਿੱਚ ਦਖ਼ਲ ਅੰਦਾਜ਼ੀ ਬੰਦ ਕਰ ਦਿੱਤੀ ਅੰਗਰੇਜ਼ਾਂ ਨੇ ਮਹਾਰਾਣੀ ਜਿੰਦਾਂ ਨੂੰ ਅਹ ਸੰਮਨ ਬੁਰਜ ਲਾਹੌਰ ਦਰਬਾਰ ਵਿਚ ਨਜ਼ਰਬੰਦ ਕਰ ਦਿਤਾ ਉੱਨੀ ਅਗਸਤ ਅਠਾਰਾਂ ਸੌ ਸੰਤਾਲੀ ਨੂੰ ਸੇਖੂਪੁਰਾ ਕਿਲ੍ਹੇ ਵਿੱਚ ਕੈਦ ਕਰ ਦਿਤਾ ਉਣੱਤੀ ਮਾਰਚ ਅਠਾਰਾਂ ਸੌ ਉਣੰਜਾ ਨੂੰ ਸਿੱਖ ਰਾਜ ਨੂੰ ਅੰਗਰੇਜ਼ੀ ਰਾਜ ਵਿਚ ਮਿਲਾ ਲਿਆ ਅਹ ਛੋਲਾਂ ਮਈ ਅਠਾਰਾਂ ਸੌ ਅੜਤਾਲੀ ਨੂੰ ਇੱਕ ਕੈਦੀ ਦੇ ਤੌਰ ਤੇ ਉਹ ਮਹਾਰਾਣੀ ਜਿੰਦਾਂ ਨੂੰ ਪੰਜਾਬ ਤੋਂ ਬਨਾਰਸ ਭੇਜ ਦਿਤਾ ਗਿਆ। ਉਥੇ ਉਸ ਦਾ ਸੰਪਰਕ ਮਹਾਰਾਜਾ ਸਿੰਘ ਤੇ ਚਤਰ ਸਿੰਘ ਅਟਾਰੀਵਾਲਾ ਨਾਲ ਹੋਇਆ, ਜਦ ਅੰਗਰੇਜ਼ਾਂ ਨੇ ਇਸ ਗੱਲ ਦੀ ਭਿਣਕ ਲੱਗੀ ਤੇ ਉਨ੍ਹਾਂ ਮਾਰਚ ਅਠਾਰਾਂ ਸੌ ਉਣੰਜਾ ਵਿਚ ਮਹਾਰਾਣੀ ਜਿੰਦਾਂ ਨੂੰ ਚਿਨਾਰ ਕਿਲ੍ਹੇ ਵਿੱਚ

ਅੱਛਾ ਅੱਛਾ। ਤੇ ਤੁਸੀਂ ਦੱਸ ਸਕਦੇ ਹੋ ਨੇਪਾਲ ਦੇ ਰਾਜੇ ਨੇ ਮਾਂ ਪੁੱਤਰ ਦੇ ਅਹ ਦੇ ਮਿਲਣ ਲਈ ਕੀ ਕੀਤਾ ਸੀ ਕੀ ਕੀਤਾ ਸੀ ਜਦੋਂ ਮਾਂ ਪੁੱਤਰ ਮਿਲ ਗਏ ਸੀ। ਜੀ ਜੀ ਨੇਪਾਲ ਦੇ ਰਾਜੇ ਜੰਗ ਬਹਾਦਰ ਨੇ ਮਾਂ ਪੁੱਤਰ ਦੇ ਮਿਲਾਪ ਵਾਸਤੇ ਅੰਗਰੇਜ਼ ਸਰਕਾਰ ਨੂੰ ਚਿੱਠੀ ਲਿਖ ਦਿਤੀ ਤੇ ਅੰਗਰੇਜ਼ਾਂ ਨੇ ਮਿਲਣ ਦੀ ਆਗਿਆ ਦੇ ਦਿਤੀ ਪਰ ਸ਼ਰਤ ਰੱਖ ਦਿਤੀ ਕਿ ਇਹ ਕਲੱਕਤੇ ਵਿਚ ਮਿਲ ਸਕ~ ਸਕਦੇ ਹਨ ਜਨਵਰੀ ਅਠਾਰਾਂ ਸੌ ਇਕਾਹਠ ਵਿੱਚ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 ਅੱਛਾ ਅੱਛਾ

ਤੇ ਮਹਾਰਾਣੀ ਕੋਈ ਹਮ ਮਹਾਰਾਣੀ ਜਿਹੜੀ ਸੀ ਕਈ ਰੌਣ ਲੱਗ ਪਈ ਸੀ ਜੀ

ਜਦ ਮੂੰਹ ਤੇ ਹੱਥ ਫੇਰਿਆ ਉਹ ਮਤਲਬ ਸਾਫ਼ ਸੀ ਅਹ ਫਿਰ ਧਾਹਾਂ ਮਾਰ ਕੇ ਰੋਂਦੀ ਹੋਈ ਕਹਿਣ ਲੱਗੀ, ਮੇਰੀ ਕਿਸਮਤੇ ਤੂੰ ਇਹ ਕੀ ਕੀਤਾ ਮੇਰੇ ਸਿਰ ਦਾ ਤਾਜ ਵੀ ਖੋਹ ਲਿਆ, ਰਾਜ ਭਾਗ ਵੀ ਖੋਹ ਲਿਆ, ਮੇਰਾ ਪੰਜਾਬ ਵੀ ਖੋਹ ਲਿਆ, ਮੇਰਾ ਪੁੱਤਰ ਵੀ ਵਿਛੋੜ ਦਿੱਤਾ, ਮੇਰੀ ਜਾਨ ਤੋਂ ਪਿਆਰੀ ਸਿੱਖੀ ਵੀ ਖੋਹ ਲਈ ਮੈਂ ਲਾਹੌਰ ਕਿਲਰ ਦੇ ਕਿਲ੍ਹੇ ਦੇ ਬਾਹਰ ਖਲੋ ਕੇ ਸਵੇਰ ਵੇਲੇ ਹੀਰੇ ਜਵਾਹਰਤ ਦੇ ਭਰੇ ਥਾਲ ਵੰਡਣ ਵਾਲੀ ਅੱਜ ਨਰਕ ਭਰੀ ਜ਼ਿੰਦਗੀ ਭੋਗ ਰਹੀ ਹਾਂ। ਅੱਛਾ ਅੱਛਾ

ਸਤਿ ਸ੍ਰੀ ਅਕਾਲ ਜੀ ਮੈਂ ਨੀਤੂ ਵਾਲਾ ਜਲੰਧਰ ਤੋਂ ਪਿੰਡ ਹੈ ਛੋਟਾ ਜਿਹਾ ਨਿੱਕਾ ਜਿਹਾ ਜਿਹਨੂੰ ਕਿਹਾ ਜਾਂਦਾ ਹੈ ਵੀ ਪਿੰਡ ਤੇ ਅੱਜ ਦਾ ਜਿਹੜਾ ਮੇਰਾ topic ਹੈ ਮੈਂ ਤੁਹਾਨੂੰ ਦੱਸਣ ਜਾ ਰਿਹਾਂ ਇਹ ਪੰਜਾਬ ਦੇ ਮੇਲੇ ਅਤੇ ਤਿਉਹਾਰ ਬਾਰੇ ਦੱਸਣ ਜਾ ਰਿਹਾਂ, ਇਹ ਇੱਕ ਮੇਰੀ ਜਿਹੜੀ friend ਹੈ ਉਹਨੇ ਮੈਨੂੰ ਦੱਸਿਆ ਸੀ। ਵੀ ਤੁਸੀਂ ਏਦਾਂ ਏਦਾਂ ਕਰਕੇ ਕੁੱਝ ਪੈਸੇ ਕਮਾ ਸਕਦੇ ਹੋ ਤੇ ਉਹਦੇ ਬਾਰੇ ਹੀ ਮੈਂ ਤੁਹਾਨੂੰ ਦੱਸਣ ਜਾ ਰਿਹਾਂ ਕਿ ਕਿਵੇਂ ਕਮਾਏ ਜਾ ਸਕਦੇ ਆ ਪੰਜਾਬ ਦੇ ਮੇਲੇ ਅਤੇ ਤਿਉਹਾਰ। ਕਿਸੇ ਜਾਤੀ ਦੀ ਸੰਸਕ੍ਰਿਤਿਕ ਹੁਨਾਰ ਨੁਹਾਰ ਮੇਲਿਆਂ ਤੇ ਤਿਉਹਾਰਾਂ ਵਿੱਚੋਂ ਪੂਰੇ ਰੰਗ ਵਿੱਚ ਪ੍ਰਤਿਬਿੰਬ ਹੁੰਦੀ ਹੈ ਮੇਲੇ, ਮੇਲੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੋਣਾ ਵੀ ਸਾਡੇ ਪੰਜਾਬ ਦੇ ਮੇਲੇ ਬੜੇ ਪ੍ਰਸਿੱਧ ਹਨ ਤੇ ਬਹੁਤ ਦੂਰ ਦੂਰ ਦੇ ਲੋਕ ਆਉਂਦੇ ਹਨ ਇਹਨੂੰ ਦੇਖਣ ਲਈ। ਮੇਲਿਆਂ ਵਿੱਚ ਜਾਤੀ ਖੁੱਲ੍ਹ ਕੇ ਸਾਹ ਲੈਂਦੀ, ਲੋਕ-ਪ੍ਰਤਿਭਾ ਨਿੱਖਰਦੀ ਤੇ ਚਰਿੱਤਰ ਦਾ ਨਿਰਮਾਣ ਹੁੰਦਾ ਹੈ ਮਨ-ਪਰਚਾਵੇ ਤੇ ਮੇਲ-ਜੋਲ ਦੇ ਸਮੂਹਿਕ ਵਸੀਲੇ ਹੋਣ ਦੇ ਨਾਲ, ਮੇਲੇ ਧਾਰਮਿਕ ਤੇ ਕਲਾਤਮਿਕ ਭਾਵਾਂ ਦੀ ਤ੍ਰਿਪਤੀ ਕਰਦੇ ਹਨ ਇਹਨਾਂ ਵਿੱਚ ਜਾਤੀ ਦਾ ਸਮੁੱਚਾ ਮਨ ਤਾਲ-ਬੱਧ ਹੋ ਕੇ ਨੱਚਦਾ ਤੇ ਇਕਸੁਰ ਹੋ ਕੇ ਗੂੰਜਦਾ ਹੈ। ਮੇਲਾ ਬੀਜ-ਰੂਪ ਵਿੱਚ ਪੰਜਾਬੀ ਚਰਿੱਤਰ ਵਿੱਚ ਵੀ ਸਮਾਇਆ ਹੋਇਆ ਹੈ, ਪੰਜਾਬੀਆਂ ਲਈ ਤਾਂ ਹਰ ਪਲ ਮੇਲ~ ਹਰ ਪ~ ਪੁਰਬ ਤੇ ਹਰ ਦਿਨ ਮੇਲਾ ਹੀ ਹੁੰਦਾ ਹੈ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਦੂਜੇ ਪ੍ਰਾਂਤਾਂ ਵਾਲੇ ਕਹਿੰਦੇ ਹਨ ਕਿ ਪੰਜਾਬੀ ਆਏ ਹੀ ਦੁਨੀਆਂ ਵਿੱਚ ਮੇਲਾ ਮਨਾਉਣ ਹਨ ਜਿੱਥੇ ਚਾਰ-ਛੇ ਪੰਜਾਬੀ ਜੁੜ ਜਾਣ, ਉਹ ਤੁਰਦਾ-ਫਿਰਦਾ ਮੇਲਾ ਬਣ ਜਾਂਦੇ ਹਨ। ਪਰ ਜਦੋਂ ਸੱਚ-ਮੁੱਚ ਹੀ ਕੋਈ ਤਿਉਹਾਰ ਜਾਂ ਮੇਲਾ ਹੋਵੇ ਤਾਂ ਫਿਰ ਪੰਜਾਬੀਆਂ ਦਾ ਜਲਾਲ ਤੇ ਭਖਦਾ ਉਤਸ਼ਾਹ ਵੇਖਣ ਵਾਲਾ ਹੁੰਦਾ ਹੈ, ਮੇਲਾ ਇੱਕੋ ਜਿਹਾ ਅਜਿਹਾ ਇਕੱਠ ਹੈ, ਜਿਸ ਵਿੱਚ ਸਭ ਲਾੜੇ ਹੁੰਦੇ ਹਨ, ਬਰਾਤੀ ਕੋਈ ਵੀ ਨਹੀਂ ਪੰਜਾਬੀ ਤਾਂ ਮੇਲੇ ਵਿੱਚ ਸੱਚ-ਮੁੱਚ ਲਾੜਾ ਬਣਿਆ ਫਿਰਦਾ ਹੈ, ਉਸ ਦਾ ਨਿੱਜ ਘੋੜੀਆਂ ਚੜ੍ਹਿਆ ਹੁੰਦਾ ਹੈ।

ਇਸੇ ਲਈ ਹਰ ਮੇਲੇ ਵਿੱਚ ਇੱਕ ਭਰਪੂਰ ਬਜ਼ਾਰ ਉੱਭਰ ਆਉਂਦਾ ਹੈ, ਜਿੱਥੇ ਖਾਣ-ਪੀਣ ਦੀਆਂ ਵੰਨ-ਸਵੰਨੀਆਂ ਚੀਜ਼ਾਂ ਦੇ ਨਾਲ ਨਿੱਤ ਵਰਤੋਂ ਦਾ ਨਿੱਕ-ਸੁੱਕ, ਚੂੜੀਆਂ, ਵੰਗਾਂ, ਹਾਰ-ਸ਼ਿੰਗਾਰ ਤੇ ਖਿਡੌਣਿਆਂ ਆਦਿ ਦੀਆਂ ਦੁਕਾਨਾਂ ਸਜੀਆਂ ਹੁੰਦੀਆਂ ਹਨ।

ਮੌਸਮੀ ਮੇਲੇ, ਜੋ ਮਨੁੱਖੀ ਮਨ ਦੀ ਕੁਦਰਤ ਨਾਲ ਇਕਸੁਰਤਾ ਦੇ ਪ੍ਰਤੀਕ ਹਨ, ਰੁੱਤਾਂ ਦੇ ਬਦਲਦੇ ਗੇੜ ਵਿੱਚੋਂ ਜਨਮੇ, ਹਰ ਨਵੀਂ ਰੁੱਤ ਆਪਣੇ ਨਾਲ ਨਵੇਂ ਪ੍ਰਕਿਰਤਿਕ ਵਾਤਾਵਰਨ ਨੂੰ ਲਿਆਉਂਦੀ ਹੋਈ ਜੀਵਨ ਵਿੱਚ ਨਵਾਂ ਸਾਹਸ ਭਰਦੀ ਹੈ। ਵਿੱਚੋਂ ਸਭ ਤੋਂ ਮਿੱਠੀ ਸੋਹਣੀ ਰੁੱਤ ਬਸੰਤ ਦੀ ਹੈ ਇਹ ਸੁਹਾਵਣੀ ਰੁੱਤੇ ਮਾਘ ਸੁਦੀ ਪੰਜ ਨੂੰ ਬਸੰਤ ਪੰਚਮੀ ਦਾ ਤਿਉਹਾਰ ਸਾਰੇ ਪੰਜਾਬ ਵਿੱਚ ਬੜੇ ਹੁਲਾਸ ਤੇ ਚਾਅ ਨਾਲ ਮਨਾਇਆ ਜਾਂਦਾ ਹੈ। ਅਨੇਕਾਂ ਥਾਂਈਂ ਨਿੱਕੇ-ਵੱਡੇ ਮੇਲੇ ਲੱਗਦੇ ਹਨ ਪਟਿਆਲੇ ਤੇ ਛੇਹਰਟੇ ਦੀ ਬਸੰਤ ਪੰਚਮੀ ਖ਼ਾਸ ਪ੍ਰਸਿੱਧ ਹੈ, ਦੇਸ ਤੋਂ ਵੰਡ ਤੋਂ ਪਹਿਲਾਂ ਬਸੰਤ ਦਾ ਇੱਕ ਵੱਡਾ ਮੇਲਾ ਹਕੀਕਤ ਰਾਏ ਦੀ ਸਮਾਧ ਉੱਤੇ, ਲਾਹੌਰ ਵਿੱਚ ਲੱਗਿਆ ਕਰਦਾ ਸੀ ਫੱਗਣ ਮਹੀਨੇ ਵਿੱਚ ਹੋਲੀ ਦਾ ਤਿਉਹਾਰ ਮਨਾਇਆ ਜਾਂਦਾ ਹੈ, ਹੋਲੀ ਰੰਗਾਂ ਦਾ ਤਿਉਹਾਰ ਹੈ, ਕਹਿੰਦੇ ਹਨ ਕਿ ਰੰਗਾਂ ਵਿੱਚ ਕੁਦਰਤ ਵੱਸਦੀ ਹੈ ਤੇ ਕ~ ਕੁਦਰਤ ਵਿੱਚ ਰੱਬ। ਰੰਗਾਂ ਨਾਲ ਖੇਡਦਾ ਪੰਜਾਬੀ ਕੁਦਰਤ ਤੇ ਰੱਬ ਦੋਹਾਂ ਨਾਲ ਇਕਸੁਰ ਹੋ ਜਾਂਦਾ ਹੈ ਇਹ ਤਿਉਹਾਰ ਪ੍ਰ~ ਪ੍ਰਾਚੀਨ ਕਾਲ ਤੋਂ ਚੱਲਿਆ ਆ ਰਿਹਾ ਹੈ, ਜਿਸ ਵਿੱਚ ਹਰ ਯੁਗ ਕਈ ਵਿਸ਼ਵਾਸ ਤੇ ਧਾਰਮਿਕ ਅੰਸ਼

ਇਸ ਪੁਰਬ ਨੂੰ ਪੰਜਾਬੀਆਂ ਦੀਆਂ ਬੀਰ-ਭਾਵਨਾਵਾਂ ਨੂੰ ਪ੍ਰਜਵੱਲਿਤ ਕਰਨ ਲਈ ਨਵੀਂ ਦਿਸ਼ਾ ਦਿੱਤੀ ਉਹ ਹੌਲੀ ਹੌਲੀ ਆਪਣੇ ਹੋਲੀ ਵਾਲੇ ਦਿਨ ਅਨੰਦਪੁਰ ਸਾਹਿਬ ਵਿੱਚ ਕਈ ਵਿੱਚ ਇੱਕ ਦਰਬਾਰ ਸਜਾਇਆ ਕਰਦੇ ਸਨ, ਜਿਸ ਵਿੱਚ ਸੂਰਮੇ ਇਕੱਠੇ ਹੋ ਕੇ ਸ਼ਸਤਰਾਂ ਦੇ ਕਰਤੱਬ ਵਿਖਾਉਂਦੇ ਅਤੇ ਗੁਰੂ ਜੀ ਸਿਰਕੱਢ ਸੂਰਮਿਆਂ ਨੂੰ ਇਨਾਮ ਤੇ ਸਨਮਾਨ ਦਇਆ ਕਰਦੇ ਸਨ।

ਸਾਵਣ ਦੀ ਰੁੱਤ ਦਾ ਆਪਣਾ ਸੁਆਦ ਹੈ, ਇਸ ਸੁਹਾਵਣੀ ਰੁੱਤੇ ਤੀਆਂ ਦੇ ਮੌਸਮੀ ਮੇਲੇ ਲੱਗਦੇ ਹਨ ਨਵੀਂਆਂ ਵਿਆਹੀਆਂ ਵਰ੍ਹੀਆਂ ਕੁੜੀਆਂ ਇਸ ਤਿੱਥ ਦੀ ਉਡੀਕ ਖ਼ਾਸ ਉਤਸੁਕਤਾ ਨਾਲ ਕਰਦੀਆਂ ਹਨ, ਤੀਆਂ ਦਾ ਮੇਲਾ ਹਰ ਪਿੰਡ ਵਿੱਚ ਲੱਗਦਾ ਹੈ, ਜੇ ਹੋਰ ਕੁੱਝ ਨਹੀਂ ਤਾਂ ਪਿੰਡ ਦੀਆਂ

ਪੁਰਾਣਾ ਪੁਰਾਣ-ਕਥਾਵਾਂ ਅਨੁਸਾਰ ਧਰਤੀ ਸ਼ੇਸ਼ਨਾਗ ਦੇ ਫੰਨ੍ਹ ਉੱਤੇ ਖੜ੍ਹੀ ਹੈ, ਪਰਲੋ ਵੇਲੇ ਵਿਸ਼ਨੂੰ ਭਗਵਾਨ ਸ਼ੇਸ਼ਨਾਗ ਦੀ ਸੇਜ ਉੱਤੇ ਹੀ ਨਿਵਾਸ ਕਰਦੇ ਹਨ ਅਤੇ ਸ਼ੇਸ਼ਨਾਗ ਆਪਣੇ ਹਜ਼ਾਰ ਫੰਨ੍ਹਾਂ ਨਾਲ, ਵਿਸ਼ਨੂੰ ਦੇ ਸਿਰ ਉੱਤੇ ਛਤਰ ਵਾਂਗ ਝੂਲਦਾ ਹੁੰਦਾ ਹੈ। ਆਦਿ ਮਨੁੱਖ ਦਾ ਵਿਸ਼ਵਾਸ ਸੀ ਕਿ ਸ਼ੇਸ਼ਨਾਗ ਭੋਇੰ ਦੀ ਉਤਪਾਦਿਕਤਾ ਤੇ ਵੀ ਅਸਰ ਪਾਉਂਦਾ ਹੈ ਪਹਿਲੇ ਸਮਿਆਂ ਵਿੱਚ ਕਿਸਾਨ ਪੈਲੀ ਨੂੰ ਵਾਹੁਣ, ਬੀਜਣ ਤੇ ਵੱਢਣ ਤੋਂ ਪਹਿਲਾਂ ਨਾਗ ਪੂਜਾ ਕਰਦਾ ਸੀ ਅਤੇ ਇਹਨੀ ਦਿਨਾਂ ਖੇਤਾਂ ਦੇ ਨੇੜੇ ਮੇਲੇ ਵੀ ਲੱਗਿਆ ਕਰਦੇ ਸਨ ਜਿਨ੍ਹਾਂ ਵਿੱਚ ਨਾਗ ਦੇਵਤੇ ਦੀ ਪੂਜਾ ਕੀਤੀ ਜਾਂਦੀ ਸੀ। ਮੇਲਿਆਂ ਨੂੰ ਨਾਗ-ਮਾਹਾ ਕਿਹਾ ਜਾਂਦਾ ਸੀ ਗੁੱਗੇ ਨਾਲ ਸੰਬੰਧਿਤ ਮੇਲੇ ਜਿਹੜੇ ਹੁੰਦੇ ਹਨ। ਵਰਖਾ ਰੁੱਤ ਦੇ ਕੁੱਝ ਮੇਲੇ ਗੁੱਗੇ ਨਾਲ ਸੰਬੰਧਿਤ ਹੁੰਦੇ ਹਨ, ਗੁੱਗੇ ਦੀ ਪੂਜਾ, ਅਸਲ ਵਿੱਚ ਸਰਪ-ਪੂਜਾ ਦਾ ਹੀ ਵਧੇਰੇ ਸੁਧਾਰਿਆ ਹੋਇਆ ਰੂਪ ਹੈ ਗੁੱਗਾ ਸ਼ਬਦ ਉਸ ਸੱਪ ਦਾ ਵਾਚਕ ਹੈ ਜੋ ਰੂਪ ਬਦਲ ਕੇ, ਮਨੁੱਖ ਦਾ ਜਾਮਾ ਧਾਰਨ ਕਰਕੇ ਕਰ ਸਕੇ, ਲੋਕ-ਧਾਰਾ ਅਨੁਸਾਰ, ਗੁੱਗਾ ਮੂਲ ਰੂਪ ਵਿੱਚ ਸੱਪਾਂ ਦਾ ਰਾਜਾ ਸੀ, ਜੋ ਮਨੁੱਖੀ ਜਾਮੇ ਵਿੱਚ ਸੰਸਾਰ ਵਿੱਚ ਆਇਆ ਸੀ। ਜਾਪਦਾ ਹੈ ਕਿ ਗੁੱਗਾ ਕੋਈ ਰਾਜਪੂਤੀ ਯੋਧਾ ਸੀ, ਜਿਸ ਨੇ ਕੁੱਝ ਲੜਾਈਆਂ ਆਪਣੇ ਕਬੀਲੇ ਦੇ ਲੋਕਾਂ ਨਾਲ ਲੜੀਆਂ ਅਤੇ ਕੁੱਝ ਬਾਹਰੋਂ ਆਏ ਮੁਸਲਮਾਨ ਧਾੜਵੀਆਂ ਨਾਲ। ਇਸ ਦੀ ਵੀਰ-ਗਾਥਾ ਉੱਤੇ, ਪਿੱਛੋਂ ਮੁਸਲਮਾਨੀ ਰੰਗ ਚਾੜ੍ਹ ਦਿੱਤਾ ਗਿਆ ਅਤੇ ਸਮੇਂ ਦੇ ਨਾ~ ਬੀਤਣ ਨਾਲ ਲੋਕ-ਧਾਰਾ ਦੇ ਅਨੇਕਾਂ ਤੱਤ

ਗੁੱਗੇ ਦੀ ਸਿਮਰਤੀ ਵਿੱਚ ਇੱਕ ਵੱਡਾ ਮੇਲਾ ਛਪਾਰ ਵਿੱਚ ਲੱਗਦਾ ਹੈ ਛਪਾਰ ਦਾ ਮੇਲਾ, ਇਹ ਮੇਲਾ ਲੁਧਿਆਣੇ ਦੇ ਪਿੰਡ ਛਪਾਰ ਵਿੱਚ, ਭਾਦਰੋਂ ਸੁਦੀ ਚੌਦਾਂ ਨੂੰ ਲੱਗਦਾ ਹੈ, ਇੱਥੇ ਪਿੰਡ ਦੀ ਦੱਖਣੀ ਗੁੱਠੇ ਗੁੱਗੇ ਪੀਰ ਦੀ ਇੱਕ ਮਾੜੀ ਹੈ ਇਸ ਦੀ ਗੁੱਗੇ ਦੇ ਭਗਤਾਂ ਨੇ, ਰਾਜਸਥਾਨ ਦੀ ਕਿਸੇ ਮਾੜੀ ਤੋਂ ਮਿੱਟੀ ਲਿਆ ਕੇ ਅਠਾਰਾਂ ਸੌ ਅੱਸੀ ਬਿਕਰਮੀ ਵਿੱਚ ਇੱਥੇ ਸਥਾਪਨਾ ਕੀਤੀ ਉਦੋਂ ਤੋਂ ਹੀ ਇਹ ਮੇਲਾ ਚੱਲਿਆ ਆ ਰਿਹਾ ਹੈ ਛਪਾਰ ਦਾ ਮੇਲਾ ਭਾਵੇਂ ਗੁੱਗੇ ਦੀ ਸਿਮਰਤੀ ਵਿੱਚ ਲੱਗਦਾ ਹੈ, ਪਰ ਇਸ ਵਿੱਚ ਗੁੱਗੇ ਦੇ ਭਗਤਾਂ ਤੋਂ ਬਿਨਾਂ ਦੂਜੇ ਲੋਕ ਵੀ ਚੋਖੀ ਮਾਤਰਾ ਵਿੱਚ ਸ਼ਾਮਲ ਹੁੰਦੇ ਹਨ ਇਸ ਮੇਲੇ ਦਾ ਚਰਿੱਤਰ ਲੌਕਿਕ ਹੋ ਗਿਆ ਹੈ, ਇਸ ਮੇਲੇ ਵਿੱਚ ਪੰਜਾਬੀਆਂ ਨੂੰ ਉਹਨਾਂ ਦੇ ਪੂਰੇ ਰੰਗ ਵਿੱਚ ਵਖਾਇਆ ਜਾਂਦਾ ਹੈ। ਦੇਵੀ ਦੇਵਤਿਆਂ ਦੇ ਮੇਲੇ। ਕੁੱਝ ਮੇਲੇ ਦੇਵੀ ਮਾਤਾ ਨੂੰ ਪਤਿਆਉਣ ਲਈ ਲੱਗਦੇ ਹਨ ਦੇਵੀ ਮਾਤਾ ਦੀ ਪੂਜਾ ਇੱਥੇ ਮੁੱਢ ਕਦੀਮ ਤੋਂ ਚੱਲੀ ਆ ਰਹੀ ਹੈ, ਮਹਿੰਜੋਦੜੋ ਤੇ ਹਪ~ ਹੜੱਪਾ ਦੀ ਖੁਦਾਈ ਵਿੱਚ ਕੁੱਝ ਮੂਰਤੀਆਂ ਇੱਕ ਦੇਵੀ ਮਾਤਾ ਦੀਆਂ ਵੀ ਲੱਭੀਆਂ ਹਨ, ਪਹਾੜੀ ਇਲਾਕੇ ਵਿੱਚ ਦੇਵੀ ਮਾਤਾ ਦੀ ਪੂਜਾ, ਮੈਦਾਨੀ ਇਲਾਕੇ ਦੇ ਮੁਕਾਬਲੇ ਵਿੱਚ ਜ਼ਿਆਦਾ ਪ੍ਰਚਲਿਤ ਹੈ ਜਵਾਲਾ ਜੀ, ਚਿੰਤਪੂਰਨੀ, ਨੈਣਾਦੇਵੀ ਅਤੇ ਮਨਸਾ ਦੇਵੀ ਦੇ ਅਸਥਾਨਾਂ 'ਤੇ ਚੇਤਰ ਅਤੇ ਅੱਸੂ ਮਹੀਨਿਆਂ ਵਿੱਚ ਨਰਾਤਿਆਂ ਦੇ ਦਿਨੀਂ ਮੇਲੇ ਲੱਗਦੇ ਹਨ। ਇਹ ਮੇਲਾ ਚੇਤਰ ਦੇ ਮਹੀਨੇ ਦੇ ਪਹਿਲੇ ਮੰਗਲਵਾਰ ਨੂੰ, ਜਰਗ ਪਿੰਡ ਵਿੱਚ ਸੀਤਲਾ ਦੇਵੀ ਨੂੰ ਪਤਿਆਉਣ ਲਈ ਲੱਗਦਾ ਹੈ, ਲੋਕਾਂ ਦਾ ਨਿਸ਼ਚਾ ਹੈ ਕਿ ਬੱਚਿਆਂ ਨੂੰ ਚੇਚਕ ਦੇ ਦਾਣੇ, ਸੀਤਲਾ ਦੇਵੀ ਦੇ ਪ੍ਰਵੇਸ਼ ਕਰਨ ਨਾਲ ਨਿਕਲਦੇ ਹਨ, ਸੀਤਲਾ ਦੇਵੀ ਨੂੰ ਖ਼ੁਸ਼ ਰੱਖਣ ਲਈ ਲੋਕਾਂ ਵਿੱਚ, ਲੋਕਾਂ ਵੱਲੋਂ ਕਈ ਰੱਖਾਂ ਤੇ ਉਪਾਅ ਕੀਤੇ ਜਾਂਦੇ ਹਨ, ਜਿਨ੍ਹਾਂ ਮਾਂਵਾਂ ਦੇ ਬੱਚੇ ਅਰੋਗ ਹੋ ਜਾਂਦੇ ਹਨ, ਉਹ ਉਚੇਚੇ ਤੌਰ ਤੇ ਉੱਤੇ ਜਰਗ ਦੇ ਮੇਲੇ 'ਤੇ ਸੁੱਖਣਾ ਸੁੱਖਣ ਦੇਣ ਆਉਂਦੀਆਂ ਹਨ ਜਰਗ ਦਾ ਮੇਲਾ ਇੱਕ ਟੋਭੇ ਦੁਆਲੇ ਲੱਗਦਾ ਹੈ, ਤੇ ਧੰਨਵਾਦ ਹੁਣ ਲਈ ਬਾਕੀ ਦੀ

ਫੁਲਕਾਰੀ ਦੀ ਕਹਾਣੀ ਸੁਣਾਉਣ ਲੱਗੀ ਹਾਂ ਮੈਂ, ਫੁਲਕਾਰੀ ਵੀ ਇੱਕ ਕਲਾ ਹੈ, ਮਾਂ ਕਹਿ ਰਹੀ ਹੈ ਆਪਣੀ ਬੇਟੀ ਨੂੰ।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 ਸਾਡੀ ਅਧਿਆਪਕ ਦੇ ਘਰ ਤਾਂ ਪਰਦੇ ਵੀ ਫੁਲਕਾਰੀਆਂ ਦੇ ਲੱਗੇ ਹੋਏ ਹਨ, ਉਹ ਬਹੁਤ ਹੀ ਸੋਹਣੇ ਲੱਗਦੇ ਨੇ ਹਰਮੀਤ ਨੇ ਆਪਣੀ ਮਾਂ ਨੂੰ ਕਿਹਾ ਲੈ, ਰਹਿਣ ਦੇ, ਹੁਣ ਇੱਥੇ ਮੁੜ ਕੇ ਪੁਰਾਣਾ ਰਿਵਾਜ਼ ਆ ਗਿਆ ਹੁਣ ਤਾਂ ਫੁਲਕਾਰੀਆਂ ਊਂਈਂ ਮੈਨੂੰ ਮਨੋਂ ਵਿਸਾਰ ਦਿੱਤੀਆਂ ਨੇ, ਲੋਕਾਂ ਨੇ, ਮਾਂ ਜੀ ਬੋਲੇ, ਨਹੀਂ-ਨਹੀਂ ਮਾਂ ਜੀ, ਹੁਣ ਤਾਂ ਫੁਲਕਾਰੀ ਦੀ ਬਹੁਤ ਕਦਰ ਹੋ ਗਈ ਹੈ, ਬਾਹਰਲੇ ਦੇਸਾਂ ਵਿੱਚ ਵੀ ਇਹਨਾਂ ਦੀ ਬੜੀ ਮੰਗ ਹੋ ਗਈ ਹੈ, ਲਿਆਓ, ਤੁਸੀਂ ਵੀ ਜੇ ਕੋਈ ਵੇਚਣੀ ਹੈ, ਨਾ ਭਾਈ ਮੈਂ ਨਹੀਂ ਵੇਚਣੀ, ਫੁਲਕਾਰੀ ਵੀ ਕਦੀ ਵੇ~ ਵੇਚੀ ਦੀ ਹੈ, ਇਹ ਤਾਂ ਮੈਂ ਤੇਰੇ ਵਿਆਹ ਵਿੱਚ ਦੇਵਾਂਗੀ, ਮੇਰੇ ਕੋਲ ਸੁੱਖੀ-ਸਾਂਦੀਂ ਬਥੇਰੀਆਂ ਫੁਲਕਾਰੀਆਂ ਨੇ, ਨਾਲੇ ਫੁਲਕਾਰੀਆਂ ਫੁਲਕਾਰੀ ਤਾਂ ਸਗਨ ਦੀ ਚੀਜ਼ ਹੁੰਦੀ ਹੈ, ਫੇਰ ਸਗਨਾਂ ਦੀ ਚੀਜ਼ ਨਹੀਂ ਵੇਚੀ ਦੀ ਹੁੰਦੀ, ਉਂਞ ਜੇ ਤੇਰਾ ਜੀਅ ਕਰਦਾ ਹੈ ਤਾਂ ਲੈ ਜਾਵੀਂ ਇੱਕ ਟੂਲ ਦੀ ਫੁਲਕਾਰੀ, ਕਮੀਜ਼ ਬਣਾਉਣ ਵਾਸਤੇ, ਮਾਂ ਜੀ ਨੇ ਕਿਹਾ ਮੈਨੂੰ ਦਿਖਾ ਦਿਓ, ਸਾਰੀਆਂ ਫੁਲਕਾਰੀਆਂ, ਮੈਨੂੰ ਜਿਹੜੀ ਸੋਹਣੀ ਲੱਗੀ, ਲੈ ਜਾਵਾਂਗੀ, ਹਰਮੀਤ ਨੇ ਮਾਂ ਨੂੰ ਕਿਹਾ, ਮਾਂ ਜੀ ਸੰਦੂਕ ਵਿੱਚੋਂ ਫੁਲਕਾਰੀ ਕੱਢਣ ਅੰਦਰ ਸਬਾਤ ਵੱਲ ਚਲੇ ਗਏ, ਹਰਮੀਤ ਵੀ ਨਾਲ ਹੀ ਤੁਰ ਪਈ।

ਹਾਂ ਧੀਏ, ਮੈਂ ਹੀ ਕੱਢੀਆਂ ਨੇ, ਕੁੱਝ ਤੇਰੀ ਨਾਨੀ ਦੇ ਹੱਥਾਂ ਦੀਆਂ ਨੇ, ਉਹ ਮੈਂ ਅਜੇ ਤੱਕ ਸਾਂਭ ਕੇ ਰੱਖੀਆਂ ਨੇ, ਕਹਿੰਦੇ-ਕਹਿੰਦੇ ਮਾਂ ਜੀ ਸੰਦੂਕ ਵਿੱਚੋਂ ਫੁਲਕਾਰੀਆਂ ਕੱਢਣ ਲੱਗੇ। ਫੁਲਕਾਰੀਆਂ ਕੱਢ ਕੇ ਉਹ ਬੈਠਕ ਵਿੱਚ ਲੈ ਗਏ, ਫਿਰ ਉਹ ਇਕੱਲੀ-ਇਕੱਲੀ ਫੁਲਕਾਰੀ ਬਾਰੇ ਹਰਮੀਤ ਨੂੰ ਦੱਸਣ ਲੱਗੇ, ਹਰਮੀਤ ਨੂੰ ਇਹ ਸਾਰਾ ਕੁੱਝ ਦੇਖ ਕੇ ਬੜਾ ਹੀ ਅਚੰਭਾ ਲੱਗਿਆ, ਉਹ ਬੜੇ ਧਿਆਨ ਨਾਲ ਆਪਣੀ ਮਾਂ ਦੀਆਂ ਗੱਲਾਂ ਸੁਣ ਵੀ ਰਹੀ ਸੀ ਤੇ ਵਿੱਚ-ਵਿੱਚ ਮਾਂ ਤੋਂ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

ਆਹ ਦੇਖੋ ਮਾਂ ਜੀ, ਇਸ ਫੁਲਕਾਰੀ ਨੂੰ ਕੀ ਕਹਿੰਦੇ ਨੇ? ਆਹ ਜਿਹਦੇ ਉੱਪਰ ਤਿਕੋਣੀ ਸ਼ਕਲ ਵਿੱਚ ਕਢਾਈ ਕੀਤੀ ਏ ਤੇ ਬਾਕੀ ਸਾਰੀ ਖ਼ਾਲੀ ਛੱਡੀ ਹੋਈ ਹੈ ਇਹ ਘੁੰਗਟ-ਬਾਗ਼ ਹੈ ਇਸ ਦੇ ਸਿਰ ਅਤੇ ਮੋਢਿਆਂ ਉੱਤੇ ਆਉਣ ਵਾਲੇ ਹਿੱਸੇ ਵਿੱਚ ਹੀ ਕਢਾਈ ਕੀਤੀ ਹੁੰਦੀ ਹੈ ਇਹ ਚੋਪ ਹੈ, ਇਹ ਵਿਆਹ ਦੀ ਫੁਲਕਾਰੀ ਹੈ, ਪਹਿਲਾਂ ਚੂੜਾ ਚੜ੍ਹਾਉਣ ਵੇਲੇ ਇਹ ਕੁੜੀ ਉੱਤੇ ਦਿੱਤੀ ਜਾਂਦੀ ਸੀ, ਇਹ ਦੂਜੀਆਂ ਸਧਾਰਨ ਫੁਲਕਾਰੀਆਂ ਨਾਲੋਂ ਵੱਡੀ ਹੁੰਦੀ ਹੈ। ਇਸ ਦੀ ਕਢਾਈ ਖ਼ਾਸ ਗੁੰਝਲਦਾਰ ਤੋਪੇ ਨਾਲ ਕੀਤੀ ਹੁੰਦੀ ਹੈ। ਕਢਾਈ ਦਾ ਤੋਪਾ ਬਹੁਤ ਬਰੀਕ ਹੁੰਦਾ ਹੈ, ਇਹ ਕੁੜੀਆਂ ਦੇ ਦਾਜ ਦੀ ਖ਼ਾਸ ਚੀਜ਼ ਹੁੰਦੀ ਹੈ, ਇਸ ਵਾਂਗ ਸੁੱਭਰ ਵੀ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 ਕੰਨੀਆਂ ਦੇ ਨਾਲ-ਨਾਲ ਕਢਾਈ ਕੀਤੀ ਹੋਈ ਹੈ, ਇਸ ਦੇ ਵਿਚਕਾਰ ਸਿਰਫ਼ ਪੰਜ ਫੁੱਲ ਹੀ ਕੱਢੇ ਹੋਏ ਹਨ, ਬਾਕੀ ਦਾ ਹਿੱਸਾ ਸਾਫ਼ ਹੈ, ਮਾਂ ਜੀ ਨੇ ਮੈਨੂੰ ਜਾਣਕਾਰੀ ਦਿੰਦਿਆਂ ਕਿਹਾ, ਮਾਂ ਜੀ, ਉਹ ਵੀ ਚੋਪ ਸੀ ਜਿਹੜਾ ਉਦੋਂ ਭੈਣ ਜੀ ਦੇ ਵਿਆਹ 'ਤੇ ਡੋਲੀ ਤੋਰਨ ਸਮੇਂ ਉਹਨਾਂ ਉੱਪਰ ਤਾਣਿਆ ਹੋਇਆ ਸੀ, ਹਰਮੀਤ ਨੇ ਉਤਸੁਕਤਾ ਨਾਲ ਪੁੱਛਿਆ ਨਾ-ਨਾ, ਉਹ ਤਾਂ ਤਿਲ-ਪੱਤਰਾ ਸੀ, ਉਹਦੀ ਤਾਂ ਸਿੱਧੀ ਜਿਹੀ ਕਢਾਈ ਸੀ ਤੇ ਕਢਾਈ ਕੀਤੀ ਵੀ ਸਿਰਫ਼ ਕੰਨੀਆਂ

ਇਹ ਨੀਲਕ ਹੈ, ਇਹਦੀ ਕਢਾਈ ਤਾਂ ਸਾਦੀ ਹੈ ਪਰ ਇਸ ਦਾ ਰੰਗ ਨੀਲਾ ਹੋਣ ਕਰਕੇ ਹੀ ਇਸ ਨੂੰ ਨੀਲਕ ਕਹਿੰਦੇ ਹਨ, ਮਾਂ ਜੀ ਤੁਹਾਡੇ ਕੋਲ ਤਾਂ ਬਹੁਤ ਕਿਸਮ ਦੀਆਂ ਫੁਲਕਾਰੀਆਂ ਨੇ ਭਲਾ, ਇਹਨਾਂ ਦੀ ਕੋਈ ਹੋਰ ਕਿਸਮ ਵੀ ਹੁੰਦੀ ਹੈ, ਇੱਕ ਹੋਰ ਫੁਲਕਾਰੀ ਵੀ ਹੁੰਦੀ ਹੈ ਜਿਹਦੇ ਉੱਪਰ ਛੋਟੇ-ਛੋਟੇ ਸ਼ੀਸ਼ਿਆਂ ਦੇ ਟੁੱਕੜੇ ਜੜੇ ਹੁੰਦੇ ਹਨ। ਉਹਨੂੰ ਛੱਮਾਸ ਕਹਿੰਦੇ ਹਨ, ਉਹ ਬਹੁਤ ਸੋਹਣੀ ਲੱਗਦੀ ਹੈ, ਤੇਰੀ ਮਾਸੀ ਕੋਲ ਹੈ, ਇੱਕ ਛੱਮਾਸ ਜਦੋਂ ਕਦੇ ਉੱਥੇ ਗਈ ਤਾਂ ਵੇਖ ਆਵੀਂ, ਮਾਂ ਜੀ ਏਨੀ ਕਢਾਈ ਹੱਥਾਂ ਨਾਲ ਕੀਤੀ ਹੈ ਜਾਂ ਮਸ਼ੀਨਾਂ ਨਾਲ? ਮਸ਼ੀਨਾਂ ਉਦੋਂ ਡੁੱਬਣੀਆਂ ਕਿੱਥੇ ਹੁੰਦੀਆਂ ਸਨ, ਇਹ ਮਸ਼ੀਨਾਂ ਦਾ ਤਾਂ ਹੁਣੇ ਚੱਲਿਆ ਰਿਵਾਜ਼, ਤਾਂ ਹੀ ਤਾਂ ਅੱਜ-ਕੱਲ੍ਹ ਦੀਆਂ ਕੁੜੀਆਂ ਨੂੰ ਕਸੀਦਾ ਕੱਢਣਾ ਭੁੱਲ ਗਿਆ ਹੈ ਕੱਢਿਆ ਕਢਾਇਆ ਜੋ ਮਿਲ ਜਾਂਦਾ ਹੈ, ਸਭ ਕੁੱਝ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

ਕਢਾਈ ਕਰਦਿਆਂ, ਕਢਾਈ ਦਾ ਚਾਉ ਏਨਾ ਹੁੰਦਾ ਸੀ ਕਿ ਤੜਕੇ ਨੇ~ ਨੇਰ੍ਹੇ ਹੀ ਉੱਠ ਕੇ ਰੋਟੀ-ਟੁੱਕ ਤੇ ਗੋਹੇ-ਕੂੜੇ ਦਾ ਕੰਮ

ਮਾਂ ਜੀ, ਪਰ ਇੱਕ ਗੱਲ ਤਾਂ ਦੱਸੋ ਕਿ ਖੱਦਰ ਉੱਤੇ ਏਨੀ ਸੋਹਣੀ ਕਢਾਈ ਕਿਵੇਂ ਕਰ ਲੈਂਦੇ ਹੋ ਤੁਸੀਂ? ਮੈਥੋਂ ਤਾਂ ਦਸੂਤੀ ਉੱਤੇ ਵੀ ਕਈ ਵਾਰ ਠੀਕ ਫੁੱਲ ਨਹੀਂ ਪੈਂਦੇ ਬਸ, ਤੱਕ ਨਾਲ ਹੀ ਹੌਲੀ-ਹੌਲੀ ਹੱਥ 'ਚ ਸਫ਼ਾਈ ਆ ਜਾਂਦੀ ਹੈ, ਫੇਰ ਤਾਂ ਅਸੀਂ ਗੱਲਾਂ ਵੀ ਕਰੀ ਜਾਂਦੀਆਂ, ਮਜਾਲ ਏ ਕਿਤੇ ਤੋਪਾ ਵੀ ਇੱਧਰ-ਓਧਰ ਹੋ ਜਾਵੇ। ਨਾ, ਤੈਨੂੰ ਇੱਕ ਹੋਰ ਗੱਲ ਦੱਸਾਂ, ਫੁਲਕਾਰੀ ਦੀ ਕਢਾਈ ਵੀ ਪੁੱਠੇ ਪਾਸੇ ਤੋਂ ਕੀਤੀ ਜਾਂਦੀ ਹੈ, ਮਾਂ ਜੀ ਨੇ ਦੱਸਿਆ, ਪੁੱਠੇ ਪਾਸੇ ਤੋਂ, ਉਹ ਕਿਵੇਂ, ਮਾਂ ਜੀ? ਹਰਮੀਤ ਨੇ ਹੈਰਾਨ ਹੁੰਦਿਆਂ ਪੁੱਛਿਆ। ਇਹ ਕਦੇ ਫਿਰ ਦੱਸਾਂਗੀ, ਆਪੇ ਹੌਲੀ-ਹੌਲੀ ਸਿੱਖ ਜਾਵੇਂਗੀ ਜੇ ਏਨਾ ਹੀ ਸ਼ੌਕ ਹੈ ਤਾਂ, ਹਾਂ, ਮਾਂ ਜੀ, ਮੈਂ ਜ਼ਰੂਰ ਸਿੱਖਾਂਗੀ, ਹਰਮੀਤ ਚਾਅ ਨਾਲ ਬੋਲੀ ਅਤੇ ਫਿਰ ਮਾਂ ਜੀ ਫੁਲਕਾਰੀਆਂ ਦੀਆਂ ਤਹਿਆਂ ਮਾਰਨ ਲੱਗ ਪਏ, ਇੱਕ ਟੂਲ ਦੀ ਫੁਲਕਾਰੀ ਉਹਨਾਂ ਪਾਸੇ ਕੱਢ ਕੇ ਰੱਖ ਦਿੱਤੀ, ਲੈ ਇਹ ਲੈ ਜਾਈਂ ਤੂੰ, ਆਪਣੀ ਕਮੀਜ਼ ਬਣਾਉਣ ਵਾਸਤੇ, ਕਹਿੰਦੇ ਕਹਿੰਦੇ ਉਹ ਫੁਲਕਾਰੀਆਂ ਅੰਦਰ ਸੰਦੂਕ ਵਿੱਚ ਰੱਖਣ ਚਲੇ ਗਏ ਇਹ ਸੀ ਫੁਲਕਾਰੀ ਦੀ ਕਹਾਣੀ, ਜੋ ਆਪਾਂ ਹੁਣ ਕੀਤੀ ਹੈ ਫੁਲਕਾਰੀ ਪਹਿਲਾਂ ਬਹੁਤ ਚੱਲਦੀ ਸੀਗੀ, ਜਿਹੜੀ ਹੁਣ ਹੌਲੀ-ਹੌਲੀ, ਹੌਲੀ-ਹੌਲੀ ਕਰਕੇ ਖਤਮ ਹੋ ਗਈ, ਪਰ ਫੇਰ ਵੀ ਅੱਜ-ਕੱਲ੍ਹ ਫੁਲਕਾਰੀ ਬਹੁਤ ਚੱਲ ਰਹੀ ਹੈ, ਜਿਹਨਾਂ ਨੇ ਫੁਲਕਾਰੀ ਪਾਉਣੀ ਹੈ ਤੇ ਉਹ ਤਾਂ ਪਾ ਹੀ ਰਹੇ ਨੇ ਤੇ ਬਾਕੀ ਅੱਜ-ਕੱਲ੍ਹ ਵੀ ਪਹਿਲੇ ਵਾਲੇ ਜਿਹੜੇ ਰਿਵਾਜ਼ ਸੀਗੇ, ਉਹ ਦੁਬਾਰਾ ਹੀ ਆ ਗਏ, ਆ, ਕੁੱਝ ਆ ਰਹੇ ਹਨ, ਕੁੱਝ ਆ ਚੁੱਕੇ ਨੇ ਤੇ ਬੜਾ ਚੰਗਾ ਲੱਗਦਾ ਹੈ ਫੁਲਕਾਰੀ ਦਾ ਦੁਪੱਟਾ ਪਾਉਣਾ ਫੁਲਕਾਰੀ ਬਹੁਤ ਆਪਣੇ ਆਪ ਵਿੱਚ ਇੱਕ ਰੰਗ-ਬਿਰੰਗੀ ਚੰਗੀ ਲੱਗਦੀ ਹੈ।

ਸਤਿ ਸ੍ਰੀ ਅਕਾਲ ਮੈਂ ਕਰਨ ਸੋ ਅੱਜ ਮੈਂ ਸ਼ਬਦ ਜੋੜਾਂ ਦਾ ਨਿਯਮ ਬਾਰੇ ਬੋਲਣਾ ਬੋਲ ਰਹਾ ਹੂੰ ਪੰਜਾਬੀ ਸ਼ਬਦ ਨੂੰ ਲਿਖਤੀ ਰੂਪ ਵਿੱਚ ਅਵਗਤ ਕਰਨ ਲਈ ਭਾਰਤੀ ਪੰਜਾਬ ਦੀ ਪੰਜਾਬੀ ਲਈ ਗੁਰਮੁਖੀ ਅੱਖਰਾਂ ਦੀ ਵਰਤੋਂ ਕੀਤੀ ਜਾਂਦੀ ਹੈ ਪਾਕਿਸਤਾਨੀ ਪੰਜਾਬ ਦੀ ਪੰਜਾਬੀ, ਅਰਬੀ, ਫ਼ਾਰਸੀ ਅੱਖਰਾਂ ਵਿੱਚ ਲਿਖੀ ਜਾਂਦੀ ਹੈ।

ਕਈ ਨਵੀਂ ਧੁਨੀਆਂ ਦੇ ਪੰਜਾਬੀ ਦੇ ਉਚਾਰਨ ਵਿੱਚ ਖਾਰਿਜ ਹੋ ਗਈਆਂ ਹਨ ਅਜੋਕੀ ਪੰਜਾਬੀ ਦੀ ਧੁਨੀ ਉਚਾਰਨ pattern ਵਿੱਚ

ਨਿਯਮਿਤ ਤਬਦੀਲੀ ਨਹੀਂ ਲਿਆਂਦੀ ਗਈ ਬੇਸ਼ਕ ਇੰਨੇ ਸਮੇਂ ਵਿੱਚ ਇਹਨਾਂ ਤਬਦੀਲੀਆਂ ਨੂੰ ਲਿਖਤੀ ਰੂਪ ਦੇ ਲਾਗੂ ਕਰਨਾ ਸੰਭਵ ਨਹੀਂ ਹੁੰਦਾ ਜੇਕਰ ਪੰਜਾਬੀ ਸ਼ਬਦ ਜੋੜਾਂ ਵਿੱਚ ਕੋਈ ਦੌਰ ਲਿਆਉਣ ਦੀ ਕੋਸ਼ਿਸ਼ ਵੀ ਹੋਈ ਹੈ ਤਾਂ ਉਹ ਪੰਜਾਬੀ ਦੀ ਧੁਨੀ ਜਾਂ

ਹੋਰ ਵੱਧ ਗਿਆ। ਪ੍ਰਚਲਿਤ ਗੁਰਮੁਖੀ ਵਰਣਮਾਲਾ ਵਿੱਚ ਕੁੱਲ ਪੈਂਤੀ ਅੱਖਰ ਹੁੰਦੇ ਹਨ ਇਸ ਤੋਂ ਇਲਾਵਾ ਅਰਬੀ ਫ਼ਾਰਸੀ ਵਿੱਚ ਪੰਜ ਅੱਖਰ ਸ਼ਾਮਿਲ ਕੀਤੇ ਗਏ ਹਨ ਜਿਵੇਂ ਕਿ ਉੱਪਰ ਉੱਪਰ ਜ਼ਿਕਰ ਆ ਚੁੱਕਾ ਹੈ ਕਿ ਪੰਜਾਬੀ ਦੀ ਧੁਨੀ ਵਿੱਚ ਆਏ ਪਰਿਵਰਤਨਾਂ ਨੂੰ ਗੁਰਮੁਖੀ ਲਿਪੀ ਵਿੱਚ ਅੰਤਰ ਕਰਨ ਗਈ ਅਜੇ ਤੱਕ ਕੋਈ ਬਕਸ ਕੀਤਾ ਨਹੀਂ ਆਪਣਿਆ ਗਿਆ ਪੰਜਾਬੀ ਵਿੱਚ ਹਰੇਕ ਉਚਾਰਨ ਸਥਾਨ ਤੋਂ ਸਿਰਫ਼ ਤਿੰਨ ਢੁਕਵੇਂ ਮੋਖਿਕ ਵਿਅੰਜਨ ਉਚਾਰੇ ਜਾਂਦੇ ਹਨ ਜਿਵੇਂ ਕਿ ਕੱਕਾ, ਖੱਖਾ, ਗੱਗਾ, ਜੱਜਾ, ਝੱਝਾ ਟੈਂਕਾ, ਠੱਠਾ, ਡੱਡਾ, ਤੱਤਾ, ਥੱਥਾ, ਦੱਦਾ, ਪੱਪਾ, ਫੱਫਾ, ਬੱਬਾ ਪ੍ਰੰਤੂ ਗੁਰਮੁਖੀ ਲਿਪੀ ਵਿੱਚ ਹਰ ਇੱਕ ਵਰਗ ਦੇ ਨਾਲ ਇੱਕ ਚੌਥਾ ਅੱਖਰ ਕ~ ਘੱਘਾ, ਝੱਝਾ, ਡੱਡਾ, ਢੱਡਾ, ਭੱਬਾ ਲਿਖਿਆ ਜਾਂਦਾ ਹੈ ਇਹ ਪੰਜ ਅੱਖਰ ਜਿਵੇਂ ਕਿ ਗੱਗਾ, ਝੱਝਾ, ਢੱਡਾ, ਧੱਧਾ, ਭੱਬਾ ਪੰਜਾਬੀ ਉਚਾਰਨ ਵਿੱਚ ਖਾਰਿਜ ਹੋ ਚੁੱਕੇ ਹਨ ਅਤੇ ਇਹਨਾਂ ਦੀ ਜਗ੍ਹਾ ਇਹਨਾਂਂ ਦੀ ਜਗ੍ਹਾ ਸਵਰ ਲੈ ਸਵਰ ਨੇ ਲੈ ਗਈ ਹੈ ਗੁਰਮੁਖੀ ਲਿਪੀ ਵਿੱਚ ਸਵਰ ਅੰਕਟ ਕਰਨ ਦੀ ਅਜੇ ਤੱਕ ਕੋਈ ਵਿਵਸਥਾ ਨਹੀਂ ਕੀਤੀ ਗਈ ਉਚਾਰਨ ਵਿੱਚ ਗਾਇਬ ਹੋ ਚੁੱਕੇ ਇਹਨਾਂ ਅੱਖਰਾਂ ਨੂੰ ਗੁਰਮੁਖੀ ਲਿਪੀ ਵਿੱਚ ਅਜੇ ਵੀ ਤਿਉਂ ਦਾ ਤਿਉਂ ਅੰਕਤ ਕੀਤਾ ਜਾਇਆ ਜਾਂਦਾ ਹੈ ਇਸ ਕਰਕੇ ਲਿਖਤੀ ਵਿੱਚ ਅਤੇ ਉਚਾਰਨ ਵਿੱਚ ਇੱਕ ਸਪਸ਼ਟ ਨਜ਼ਰ ਆਉਂਦੀ ਹੈ ਪੰਜਾਬੀ ਵਿੱਚ ਘੱਗਾ, ਝੱਝਾ, ਢੱਡਾ ਬੱਬਾ ਅੱਖਰ ਜਦੋਂ ਸ਼ਬਦ ਦੇ ਸ਼ੁਰੂ ਵਿੱਚ ਆਉਂਦੇ ਹਨ ਤਾਂ ਇਹਨਾਂ ਦਾ ਉਚਾਰਨ ਕੱਕਾ, ਚੱਚਾ, ਟੈਂਕਾ ਪੱਪਾ ਅੱਖਰਾਂ ਵਿੱਚ ਹੁੰਦਾ ਹੈ ਅਤੇ ਸਵਰ ਉੱਤੇ ਨੀਵੀਂ ਸ~ ਸਵਰ ਦੀ ਵਰਤੋਂ ਕੀਤੀ ਜਾਂਦੀ ਹੈ ਸ਼ਬਦ ਜੋੜ ਜੋਂ ਇਸ ਉਚਾਰਨ ਪ੍ਰਕਿਰਿਆ ਬਾਰੇ ਕੋਈ ਸੰਖੇਪ ਨਹੀਂ ਮਿਲਦਾ, ਲਿਖਣ ਢੰਗ ਅਤੇ ਉਚਾਰਨ ਪ੍ਰਕਿਰਿਆ ਦਾ ਇਹ ਅਸਾਵਾ ਪ੍ਰਣ ਬੇਸ਼ਕ ਮੱਤ ਭਾਸ਼ਾ ਦੇ ਬੁਲਾਰੇ ਦੀ ਪੰਜਾਬੀ ਭਾਸ਼ਾ ਸਿੱਖਣ ਦੀ ਪ੍ਰਕਿਰਿਆ ਵਿੱਚ ਗਤੀ ਹੋ ਨਿਬੜਦਾ ਹੈ ਹੇਠ ਦਿੱਤੀਆਂ ਗਈਆਂ ਉਦਾਹਰਨਾਂ ਤੋਂ ਇਸ ਗੱਲ ਸਪਸ਼ਟ ਹੋ ਜਾਂਦੀ ਹੈ ਕਿ ਘੱਗਾ, ਝੱਝਾ, ਡੱਡਾ, ਧੱਦਾ, ਭੱਬਾ ਅੱਖਰ ਦੀ ਮੁਢਲੀ ਸਥਿਤੀ ਵਿੱਚ ਕਰਮਵਾਰ ਕੱਕਾ, ਚੱਚਾ, ਟੈਂਕਾ ਤ~ ~ਤਾ, ਪੱਪਾ ਵਿੱਚ ਉਚਾਰੇ ਜਾਂਦੇ ਹਨ ਅਤੇ ਨੀਵੀਂ ਸਵਰ ਨਾਲ ਉਚਾਰੀ ਜਾਂਦੀ ਹੈ ਉਦਾਹਰਣ ਭਾਰ, ਘਰ ਝੱਗ, ਠਾਰ ਠੱਗ ਸ਼ਬਦ ਦੇ ਅਖ਼ੀਰ ਵਿੱਚ ਗੱਗਾ, ਝੱਝਾ ਡੱਡਾ, ਧੱਦਾ, ਭੱਬਾ ਦਾ ਉਚਾਰਨ ਕਰਮਵਾਰ ਗੱਗਾ, ਜੱਜਾ, ਡੱਡਾ, ਢੱਡਾ, ਬੱਬਾ ਅੱਖਰ ਵਾਲਾ ਹੁੰਦਾ ਹੈ ਅਤੇ ਇਹਨਾਂ ਦੇ ਨਾਲ ਉੱਚੀ ਸਵਰ ਦੀ ਵਰਤੋਂ ਹੁੰਦੀ ਹੈ ਮਾਣ, ਕੁੱਝ ਸ਼ਬਦ ਦੀ ਵਿਚਕਾਰਲੀ ਸਥਿੱਤੀ ਵਿੱਚ ਗੱਗਾ, ਝੱਝਾ, ਡੱਡਾ, ਧੱਦਾ, ਭੱਬਾ ਅੱਖਰ ਹਮੇਸ਼ਾ ਗੱਗਾ, ਜੱਜਾ, ਢੱਡਾ, ਬੱਬਾ ਵਿੱਚ ਬਦਲ ਜਾਂਦੇ ਹਨ

ਇੱਕ ਦਬਾ ਸ਼ਬਦ ਕਿਹੜੇ ਹਿੱਸੇ ਤੇ ਆਉਂਦੇ ਹਨ ਜੇਕਰ ਦਬਾ ਇਹਨਾਂ ਅੱਖਰਾਂ ਤੇ ਪਹਿਲਾਂ ਆਉਂਦੇ ਸਵਰ ਉੱਤੇ ਹੋਵੇ ਤਾਂ ਉਹਨਾਂ ਦੀ ਉਦਾਹਰਣ ਉੱਚੀ ਸਵਰ ਹੈ। ਤਾਂ ਇਹਨਾਂ ਦੀ ਉਦਾਹਰਣ ਨੀਵੇਂ ਸਵਰ ਹੁੰਦਾ ਹੈ। ਉੱਚੀ ਸਵਰ ਨਾਲ ਮਾਣੀ ਸਾਧੂ, ਵੱਡੀ ਨੀਵੀਂ ਸਵਰ ਦੇ ਨਾਂ ਹੈ ਮਣਾ ਲਭਾਈ ਇਸ ਤਰ੍ਹਾਂ ਹੀ ਹਾਹਾ ਅੱਖਰ ਦੇ ਉਦਾਹਰਣ ਅਤੇ ਗੁਰਮੁਖੀ ਲਿਪੀ ਵਿੱਚ ਇਸਦਾ ਅੰਕਟ ਇੱਕ ਸਮਝਿਆ ਜਾਂਦਾ ਹੈ ਅੱਖਰ ਵਿੱਚ ਘੱਗਾ, ਝੱਝਾ, ਡੱਡਾ, ਧੱਦਾ ਵਾਂਗ ਸ਼ਬਦ ਦੀਆਂ ਬਹੁਤੀਆਂ ਪ੍ਰਕਿਰਤੀਆਂ ਵਿੱਚ ਸਵਰ ਸ਼ਬਦ ਬਦਲ ਜਾਂਦਾ ਹੈ। ਪੰਜਾਬੀ ਦੀਆਂ ਸਾਰੀਆਂ ਉਪਭਾਸ਼ਾ ਵਿੱਚ ਸ਼ਬਦ ਦੇ ਅਖ਼ੀਰ ਵਿੱਚ ਹਾਹਾ ਦਾ ਉਚਾਰਨ ਵੱਖ ਵੱਖ ਉਪਭਾਸ਼ਾ ਵਿੱਚ ਵੱਖਰਾ ਵੱਖਰਾ ਹੈ। ਮਾਘੀ ਉਪਭਾਸ਼ਾ ਵਿੱਚ ਸ਼ਬਦ ਦੀ ਵਿਚਕਾਰਲੀ ਸਥਿੱਤੀ ਦੇ ਅੰਤਰਗਤ 'ਚ ਉਚਾਰਨ ਵਿਅੰਜਨ ਦੇ ਤੌਰ ਤੇ ਨਹੀਂ ਹੁੰਦਾ ਸਗੋਂ ਇਹ ਅੱਖਰ ਸ਼ੁਰੂ ਨੂੰ ਹੀ, ਸਾਕਾਰ ਕਰਦਾ ਹੈ ਜਦੋਂ ਦਬਾਅ 'ਚ ਉਹ ਪਿੱਛੇ ਆਉਂਦਾ ਹੈ ਤਾਂ ਨੀਵੀਂ ਸਵਰ ਵਿੱਚ ਉਚਾਰਿਆ ਜਾਂਦਾ ਹੈ ਅੱਖਰ

ਪੰਜਾਬੀ ਦੀਆਂ ਦੂਜੀਆਂ ਉਪਭਾਸ਼ਾ ਜਿਵੇਂ ਦੁਆਬੀ, ਪੁਆਧੀ ਅਤੇ ਮਲਵਈ ਵਿੱਚ ਹਾਹਾ ਅੱਖਰ ਦੀ ਵਰਤੋਂ ਭਿੰਨ ਹੈ। ਇਹ ਉਪਭਾਸ਼ਾਵਾਂ ਵਿੱਚ ਸ਼ਬਦ ਦੀ ਵਿਚਕਾਰਲੀ ਤਿੱਥੀ ਦੇ ਅੰਤਰਗਤ 'ਚ ਅ~ ਹਾਹਾ ਅੱਖਰ ਦਾ ਉਚਾਰਨ ਮਾਝੀ ਨਾਲ ਥੋੜ੍ਹਾ ਭਿੰਨ ਹੈ। ਸ਼ਬਦ ਦੀ ਮੁਢਲੀ ਤਿੱਥੀ ਵਿੱਚ ਪੰਜਾਬੀ ਦੀਆਂ ਤਕਰੀਬਨ ਸਾਰੀਆਂ ਹੀ ਉਪਭਾਸ਼ਾ ਵਿੱਚ ਹਾਹਾ ਅੱਖਰ ਉਚਾਰਨ ਵਿਅੰਜਨ ਵਾਲਾ ਰਹਿੰਦਾ ਹੈ। ਇਸ ਤਰ੍ਹਾਂ ਹੀ ਹਾਹਾ ਅੱਖਰ ਜਦੋਂ ਸ਼ਬਦ ਦੇ ਵਿਚਕਾਰ ਆਉਂਦਾ ਹੈ ਤੇ ਇਸ ਤੋਂ ਪਹਿਲਾਂ ਆਉਂਦੇ ਅੱਖਰ ਨੂੰ ਲੱਗੀ ਹੁੰਦੀ ਹੈ ਤਾਂ

ਸਿਹਾਰੀ ਹਾਹੇ ਨੂੰ ਲੱਗੀ ਹੋਵੇ ਤਾਂ ਇਸਦਾ ਉਚਾਰਨ ਇਹ ਵਿੱਚ ਹੁੰਦਾ ਹੈ ਅਤੇ ਨਾਲ

ਸਤਿ ਸ੍ਰੀ ਅਕਾਲ ਮੈਂ ਆਪਣੀ ਕਹਾਣੀ ਅੱਗੇ ਸ਼ੁਰੂ ਕਰਨ ਲੱਗਾ ਹਾਂ ਸੰਸਕ੍ਰਿਤੀ ਵਿੱਚ ਬਦਲਾਉ ਆਉਣੇ ਰਹਿੰਦੇ ਹਨ, ਸੰਸਕ੍ਰਿਤੀ ਕਦੇ ਵੀ ਇੱਕੋ ਥਾਂ ਉੱਤੇ ਖੜੀ ਨਹੀਂ ਰਹਿੰਦੀ। ਬਲਕਿ ਉਸ ਵਿੱਚ ਪਰਿਵਰਤਨ ਅਹ ਆਉਂਦੇ ਰਹਿੰਦੇ ਹਨ ਕਿਉਂਕਿ ਹਰ ਚੀਜ਼ ਵਿੱਚ ਠਹਿਰਾਉ ਨਹੀਂ ਰਹਿੰਦਾ, ਇਹ ਹਰ ਚੀਜ਼ ਦਾ ਪ੍ਰਕਿਰਤੀ ਹੁੰਦਾ ਹੈ। ਕਿ ਉਸ ਵਿੱਚ ਪਰਿਵਰਤਨ ਭਾਵੇਂ ਜਦੋਂ ਹਰ ਚੀਜ਼ ਵਿੱਚ ਪਰਿਵਰਤਨ ਆਉਂਦਾ ਹੀ ਰਹੇ ਤਾਂ ਨਿਸ਼ਚੈ ਹੀ ਉਹ ਚੀਜ਼ ਪਰਿਵਰ~ ਪਰਿਵਰਤਨਸ਼ੀਲ ਹੈ।